ਕੋਠੀ ਦੇ ਡੋਰ ਹੀ ਬਹੁਤ ਹੀ ਜਿਆਦਾ--

ਹੋਰ ਬਹੁਤ ਹੀ ਜਿਆਦਾ ਹਰੇ ਭਰੇ ਰੁੱਖ ਲੱਗੇ ਹੋਏ--

ਗਰਾਊਂਡ ਦੀ ਸੈਡ ਤੇ ਬਹੁਤ ਹੀ ਜਿਆਦਾ ਘਾਹ ਉਗਿਆ ਹੋਇਆ ਹੈ।

ਅਤੇ ਸਾਈਡ ਤੇ ਇੱਕ ਲਾਈਟ ਵੀ ਲੱਗੀ ਹੋਈ ਹੈ।

ਹੈ ਪਾਰਕ ਵਿੱਚ ਬਹੁਤ ਹੀ ਜਿਆਦਾ ਹਰੇਆ ਭਰਾ ਘਾਹ ਉੱਗੇਆ ਹੋਇਆ ਹੈ ਓਹ ਸਾਹਮਣੇ ਇੱਕ ਗੁਰੂਦਵਾਰਾ ਸੈਹਿਬ ਬਣਿਆ ਹੋਇਆ ਹੈ।

ਉਹ ਨਿਸ਼ਾਨ ਸਾਹਿਬ ਵੀ ਲੱਗਾ ਹੋਇਆ ਹੈ ਇਸ ਦੇ ਸੇਡ ਤੇ ਵਧੀਆ ਵਧੀਆ ਰੁੱਖ ਲੱਗੇ ਹੋਏ ਹਨ।

ਦੀ ਬੈਕ ਸਾਈਡ ਤੇ ਦੋ ਫੋਟੋਆਂ ਲੱਗੀਆਂ ਹੋਈਆਂ ਹਨ ਉਪਰ ਇੱਕ ਏ_ਸੀ ਵੀ ਲੱਗਾ ਹੋਇਆ ਹੈ।

ਹੋਰ ਇਸ ਵਿੱਚ ਬਹੁਤ ਹੀ ਜਿਆਦਾ ਵਧੀਆ ਕੁਰਸੀਆਂ ਲੱਗੀਆਂ ਹੋਈਆਂ ਹਨ।

ਉਸ ਦੀ ਦੂਜੀ ਸਾਈਡ ਇੱਕ ਹੋਰ ਸਕੂਟਰੀ ਲੱਗੀ ਹੋਈ ਹੈ।

ਅਤੇ ਇਸ ਦੇ ਥੱਲੇ ਇੱਕ ਝੋਂਪੜੀ ਬਣੀ ਹੋਈ ਹੈ।

ਪੈਟਰੋਲ ਪੰਪ ਤੇ ਪੈਟਰੋਲ ਪਾਉਣ ਲਈ ਕੋਈ ਵੀ ਨਹੀਂ ਹੈ।

ਇਹ ਇੱਕ ਇਲੈਕਟਰੀਸ਼ਨ ਦੀ ਦੁਕਾਨ ਹੈ ਇਲੈਕਟਰੀਸ਼ਨ ਦੀ ਦੁਕਾਨ ਦੀ ਉੱਪਰ ਤਿੰਨ ਵਾਰੀ ਸੈਮਸੰਗ ਲਿਖਿਆ ਹੋਇਆ ਹੈ।

ਇਹ ਇੱਕ ਬੰਦਾ ਹੈ ਇਸ ਨੇ ਸਿਆਲ ਵਾਲੇ ਕੱਪੜੇ ਪਾਏ ਹੋਏ ਹਨ।